ਬਾਜੀ ਤੈਨੂੰ ਹੁਣੇ ਸੁਨਾਈ ਤੇ ਹੈਗੀ ਏ

ਮੈਂ ਕਿਹਾ ਇੱਦਾਂ ਫ਼ੇਰ ਉਹ ਕੀ ਕਹਿਣ ਲਈ ਸੀ ਹਾਂ ਤੇ ਫ਼ੇਰ ਇੱਦਾਂ ਮੇਰੀ skin ਵੀ ਸਹੀਂ ਹੋ ਜਾਂਦੀ ਤੇ ਏਹਦਾਂ ਮੈਂ fresh fresh ਮਹਿਸੂਸ ਕਰਦੀ ਤੇ ਮੈਨੂੰ ਭੁੱਖ ਵੀ ਬਹੁਤ ਲੱਗ ਜਾਂਦੀ ਮੈਂ ਪਾਣੀ ਦੀ ਬੋਤਲ ਅੱਧੀ ਲੈ ਪਾਣੀ ਦੀ ਬੋਤਲ ਲੇ ਆਣੀ half liter ਆਲੀ ਸਾਰੀ ਪੀ ਜਾਂਦੀ ਆ ਕਦੀਂ ਕਦੀਂ ਬਾਜੀ ਆ ਤੂੰ ਕਿੱਦਾਂ ਲਫਜ ਵਿੱਚ ਬੋਲਣ ਦੀ ਏ fresh half liter ਮੈਨੂੰ ਸਮਝ ਨਹੀਂ ਆਈ ਮੇਰਾ ਮਤਲਬ ਹੈ ਮੈਂ ਖੁੱਦ ਨੂੰ ਇੱਦਾਂ ਹੱਲਕਾ ਫੁਲਕਾ ਮਹਿਸੂਸ ਕਰਦੀ ਆ

ਅੱਛਾ ਅੱਛਾ ਤੇ ਮੈਂ ਕਿਹਾ ਤੂੰ ਕੀ ਸੋਚਿਆ ਹੈ ਤੂੰ ਕਰੂਗੀ ਕੇ ਨਹੀਂ ਕਰੂਗੀ walk

ਨਹੀਂ ਤੂੰ gallery ਚੋ ਸ਼ੁਰੂ ਹੋ ਜਿਆ ਕਰ ਅੰਦਰ ਲੱਗ ਕੇ ਕੋਠੇ ਤੇ ਚੱਲੀ ਗਈ ਸੀਡੀਆਂ ਹੈਗੀਆਂ ਉੱਥੇ ਫ਼ਿਰ ਥੱਲੇ ਵੇਹੜੇ ਚ ਤੂੰ ਇੱਦਾਂ ਰੱਖਿਆ ਕਰ ਪੰਜ ਮਿੰਟ ਆ ਮੈਂ ਅੰਨੇ ਵਾਹ ਤੁਰਨਾ ਕਦੀਂ ਇੱਕ ਅੰਦਰ ਬਾਜੀ ਤੇਰੀ ਵਾਜ ਕੱਟਣ ਲੱਗ ਪਈ ਏ ਮੈਂ ਕਿਹਾ ਕਦੀਂ ਇੱਕ ਅੰਦਰ ਦੂਹੇ ਅੰਦਰ ਤੇ ਉੱਥੇ ਥੱਲੇ ਇੱਦਾਂ ਤੁਰੀ ਫਿਰੀ ਨਾ ਅੱਛਾ ਤੇ ਆਰਾਮ ਨਾਲ ਉਦੋ ਬੰਦਾ ਠੀਕ ਹੋ ਜਾਂਦਾ ਹੁਣ ਏ ਤੇ ਨਹੀਂ ਤੂੰ ਤੈਨੂੰ special ਇੱਕ ਅਲੱਗ ਹਿੱਸਾ ਬਣਾਕੇ ਦਓ ਤੇ ਫ਼ੇਰ ਹੀ ਤੂੰ ਕਰੇ ਠੀਕ ਆ ਕਰੂਗੀ ਚਲੋਂ ਠੀਕ ਆ ਹੁਣ ਤੋ ਜਰੂਰ ਕਰਿਆ ਕਰੂਗੀ ਹੋਰ ਕਰ ਦੇਖੀ ਤੇਰੇ ਦਾਣੇ ਮੂੰਹ ਤੋ ਮੁੱਕ ਜਾਣੇ ਆ ਜਿਹੜਾ ਤੂੰ ਕਹਿੰਦੀ ਡਾਕਟਰਾਂ ਕੋਲ ਦਵਾਈਆਂ ਲੈਣ ਜਾਣਾ ਅਹ ਹਰ ਸ਼ਿਹ ਕਰਨੀਆਂ ਤੇ ਉਹੀ ਵੀ ਸਾਰਾ ਤੈਨੂੰ ਜਾਣ ਜਰੂਰਤ ਹੀ ਨਹੀਂ ਪੈਣੀ ਹਾਂ ਸਾਡੇ ਇੱਕ hostel ਦੀ ਕੁੜੀ ਆ ਮੋਟੀ ਜੀ ਉਹਨੂੰ ਉਹਨੂੰ ਇੱਕ ਬੀਮਾਰੀ ਸੀ ਜਿਹਦਾ ਹੁਣ ਡਾਕਟਰ ਨੇ ਇਹੀ ਕਿਹਾ ਤੂੰ ਸਿਰਫ਼ ਨਾ ਤੁਰਨਾ ਵਾ ਤੇਰਾਂ ਮੱਸਲਾ ਠੀਕ ਹੋ ਜਾਣਾ ਪਰ ਉਹ ਤੁਰਦੀ ਤੁਰਦੀ ਨਹੀਂ ਉਹ ਗੋਲੀਆਂ ਖਾਈ ਜਾਈ ਰਹਿੰਦੀ ਏ

ਮੈਂ ਕਿਹਾ ਮੇਰੀ ਭੈਣ ਦੀ ਦਵਾਈ ਲੈਣ ਗਏ ਸੀ ਨਾ ਡਾਕਟਰ ਕੋਲ ਇੰਨਾ ਬੀਮਾਰ ਰਹਿੰਦੀ ਸੀ ਤੇ ਉਹੀ ਤੇਰੇ ਆਲੀ ਗੱਲ ਤੇ ਉਹ ਡਾਕਟਰ ਨੇ ਉਹਨੂੰ ਇੰਨਾ check ਕੀਤਾ ਚੰਗੀ ਤਰ੍ਹਾਂ ਮਤਲਬ ਹਰ ਚੀਜ਼ ਉਹਦੀ ਹਰ ਚੀਜ਼ ਉਹਦੀ ਮਤਲਬ ਅਹ ਸਾਰਾ check ਕੀਤਾ ਤੇ ਉੰਨੇ ਅੱਗੋ ਪੁੱਛਿਆ ਉਹਦੀ routine ਦੇ ਬਾਰੇ ਪੁੱਛਿਆ ਤੇ ਲੇਕਿਨ ਉਹ ਉਹਨੇ ਕਿਹਾ ਤੁਸੀਂ ਫ਼ਿਕਰ ਨਾ ਕਰੋ ਅਸੀਂ ਬੜੇ ਪਰੇਸ਼ਾਨ ਸੀਗੇ ਆਖੇ ਇਹਨੂੰ ਪਤਾ ਨਹੀਂ ਕੀ ਹੋ ਗਿਆ ਤੇ ਉਹਨੇ ਕਿਹਾ ਕੇ ਉਹਨਾ ਕਿਹਾ ਕੇ ਅਸੀਂ ਬਾਹਰਲੇ ਮੁਲਕਾਂ ਵਿੱਚ ਵੀ ਪੜੇ ਆ ਸਾਰਾ ਕੁੱਛ ਕੀਤਾ ਵਾ ਉੱਥੇ ਬੱਚਿਆ ਨੂੰ ਬਹਾਰ ਕੱਢਦਿਆ ਏ ਕੀ ਖੇਲੋ ਖੇਲੋ ਮੰਨਲੋ ਜਿਵੇਂ ਬੱਚੇ ਖੇਲਦੇ ਏ ਤੇ ਵਧੀਆ ਬੱਚੇ ਖੇਲਦੇ ਏ ਤੇ ਉਹਦੋ ਕੀ ਕਹਿੰਦੇ ਏ ਆਕੇ ਅਹ ਉਹਨਾ ਦੇ ਅੰਦਰੋ ਜਿਹੜੀ ਕੋਈ ਹੁੰਦੇ ਆ ਮਤਲਬ ਫਜੂਲ ਮਾਦੇ ਹਰ੍ਸ਼ਾ ਨਿੱਕਲ ਦੀ ਆ ਉਹ ਹੱਲਕਾ ਮਹਿਸੂਸ ਕਰਦੇ ਆ ਜਿਵੇਂ ਉਹ ਹੱਲਕਾ ਮਹਿਸੂਸ ਕਰਦੇ ਆ ਉਹ ਉਹਨਾ ਦਾ ਜਿਹੜਾ ਅਹ ਤੇ ਉਹ ਬਿਲਕੁਲ ਠੀਕ ਹੁੰਦਾਗਾ ਤੇ ਉਹ ਆਰਾਮ ਦੇ ਨਾਲ ਆਪਣਾ ਸਹੀਂ ਰਹਿੰਦੀ ਏ ਤੰਦਰੁਸਤੀ ਰਹਿੰਦੀ ਏ ਉਹਨੇ ਕਿਹਾ ਤੁਸੀਂ ਆਪਣੀ ਕੁੜੀ ਨੂੰ ਸ਼ਾਮ ਨੂੰ ਬੱਸ ਇਹਨੂੰ ਕਿਹਾ ਬੱਸ ਖੇਲ ਰੱਜਕੇ ਖੇਲ ਫ਼ੇਰ ਇਹਨੇ ਬਿਲਕੁਲ ਠੀਕ ਹੋ ਜਾਣਾ ਇਹ ਨਾ ਅੱਗੋ ਵੱਡੀ ਹੋਗੀ ਮੋਟੀ ਹੋਗੀ ਨਹੀਂ ਬੱਸ ਇਹ ਖੇਲੇ ਰੱਜ ਰੱਜ ਕੇ ਹਾਂ ਦੇਖਿਓ ਤਾਂ ਡਾਕਟਰ ਨੇ ਹੁਣ ਮੇਰਾ ਵੀ ਦਿਲ ਕਰਦਾ ਕੀ ਚੰਗਾ ਭਲਾ ਤੁਰਿਆ ਕਰੂਗੀ ਇਹ ਤਾਂ ਬੜੇ ਫਾਇਦੇ ਆ ਅਹ ਆਪਣਾ ਨਾਨਾ ਨਾਨਾ ਜਿਹੜਾ ਸੀਗਾ

ਉਹੀ ਉਹਨਾ ਨੂੰ ਪਤਾ ਸੀ ਉਹਨਾ ਨੂੰ ਆਦਤ ਬਣੀ ਹੋਈ ਸੀ ਉਹਨਾ ਨੂੰ ਪਤਾ ਸੀਗਾ ਤੁਰਾਗੇ ਤੇ ਠੀਕ ਰਵਾਗੇ ਬਹਿਕੇ ਤੇ ਮੈਦਾ ਵੀ ਖ਼ਰਾਬ ਤੇ ਹਰ੍ਸ਼ਾ ਹੀ ਖ਼ਰਾਬ ਕੀ ਕਰਨਾ ਹਾਂ ਹਰ ਤਰ੍ਹਾਂ ਦੇ ਬਜੁਰਗ ਹੈਗੇ ਏ ਤੇ ਕੋਈ ਤੇ ਹਿਲਦੇ ਹੀ ਨਹੀ ਨੀਗੇ ਤੇ ਕੋਈ ਆਪਣੇ ਆਪ ਨੂੰ ਬਿਲਕੁਲ ਫਿੱਟਫਾਟ ਰੱਖਦੇ ਏ ਹੋਈ ਫਿੱਟ ਫਾਟ ਰੱਖੂਗੇ ਤੇ ਅੱਗਲੇ ਉਹਨਾ ਏ ਤੈਨੂੰ ਪਤਾ ਏ ਮੈਂ ਸੁਣਿਆ ਇਹਦੇ ਨਾਲ ਬੰਦੇ ਦੀ ਉਮਰ ਵੀ ਲੰਬੀ ਹੁੰਦੀ ਏ ਬਾਜੀ ਤੂੰ ਇੱਕ ਵਾਰੀ story ਸੁਣਾਈ ਸੀ ਕਿਸੇ ਮੁਲਕ ਦੇ ਹਨਾ ਉਹਨਾ ਦੀਆ ਉਮਰਾਂ ਬਹੁਤ ਲੰਬੀਆਂ ਸੀ ਉਹ ਸੁਣਾਈ ਦੁਬਾਰਾ ਉਹ ਮੈਨੂੰ ਯਾਦ ਭੁੱਲਗੀ ਆ ਮੈਂ ਏ ਸੁਣਿਆ ਸੀ ਜਿੱਥੇ ਬੈਕਰੀਆਂ ਨਹੀਂ ਹੁੰਦੀਆਂ ਜਿੱਥੇ ਆ ਮਿੱਠੀਆਂ ਚਾਵਾਂ ਬਣਦੀਆਂ ਤੇ ਤੱਲੀਆਂ ਹੋਈਆ ਬਣਦੀਆਂ ਵਾ

ਤੇ ਉਹ ਉਹ ਜਿਹੜਾ ਉਹ ਮੁਲਕ ਜਿਹੜੇ ਹੁੰਦੇ ਆ ਉੱਥੇ ਨਾ ਹੀ ਕੋਈ ਲੋਕਾਂ ਨੂੰ ਦਿਲ ਮਸਲਾ ਹੁੰਦਾ ਨਾ ਹੀ ਕੁੱਛ ਹੁੰਦਾ ਕਿਉਂਕਿ ਉਹ ਇੱਦਾਂ ਦੀਆ ਸਾਵਾਂ ਖਾਦੇ ਨੇ ਬੱਸ ਤੁਰਦੇ ਫਿਰਦੇ ਆ ਤੇ ਇੱਕ ਹੋਰ ਮੁਲਕ ਸੀਗਾ ਉੱਥੇ ਇਹ ਆ ਉਹਨਾ ਦੇ ਗੱਡੀਆਂ ਕਾਰਾ ਬਹੁਤ ਘੱਟ ਆ ਉਹ ਸਿਰਫ਼ ਜਿੱਥੇ ਜਾਣਾ ਹੁੰਦਾ ਨਾ ਜਾ ਤਾਂ ਸੈਕ਼ਲ ਤੇ ਜਾਂਦੇ ਏ ਜਾ ਪੈਦਲ ਜਾਂਦੇ ਏ ਅੱਛਾ ਮਤਲਬ ਜਿੰਨਾ ਵੀ ਜਿਆਦਾ ਸਫ਼ਰ ਹੋਵੇ

ਉਹਨਾ ਨੂੰ ਪਤਾ ਕੇ

ਪਤਾ ਕੇ ਅਸੀਂ ਇੱਦਾਂ ਤੁਰਾਗੇ ਨਾ ਤਾਂ ਅਸੀਂ ਬਿਲਕੁਲ ਠੀਕ ਠਾਕ ਰਹਿਣਾ ਤੈਨੂੰ ਮੈਂ ਇੱਕ ਗੱਲ ਸੁਣਾਣੀ ਆ ਅਹ ਮੈਂ ਤੈਨੂੰ ਇੱਕ ਲਤੀਫ਼ਾ ਸੁਣਾਨੀ ਆ ਅਹ ਜਸਰਾਵ

ਮੈਂ ਲਕੀਵਾਂ ਸੁਣਾਨੀ ਆ ਕੇ ਇੱਕ ਮੁੰਡਾ ਕਹਿੰਦਾ ਕੇ ਸਾਡਾ ਨਾ ਮੇਰੇ ਦਾਦੇ ਦੀ birthday ਸੀ ਤੇ ਦਾਦੇ ਸੀ ਸੋਵੀ birthday ਸੀ ਨਾ birthday ਮਤਲਬ

ਨਹੀਂ ਬਾਜੀ ਮੈਨੂੰ ਤੇ ਨਹੀਂ ਸੀ ਪਤਾ ਅੱਛਾ ਤੇ ਉਹਨੇ ਕਿਹਾ ਦਾਦੇ ਦੀ ਸੋਵੀ ਸਾਲਗਿਰਾ ਸੀ ਤੇ ਅਸੀਂ ਨਾ cake ਕੱਟਣ ਲਈ ਦਾਦੇ ਨੂੰ ਪੁੱਛਿਆ ਤੇ ਸੋ ਸਾਲ ਦੀ ਤੇਰੀ ਜ਼ਿੰਦਗੀ ਕਿੱਦਾਂ ਤੇ ਉਹਨੇ ਕਿਹਾ ਚਲੋ ਤੇਰੀ ਤੇ ਹੈ ਵਾ ਨਾਲੇ ਦਾਦੀ ਦੀ ਵੀ ਸੋ ਸਾਲ ਤੱਕ ਹੀ ਤੇਰੇ ਨਾਲ ਆ ਉਹ ਤੇ ਫ਼ਿਰ ਦਾਦੀ ਦਾਦਾ ਨੇ ਪਤਾ ਨਹੀਂ ਦਾਦੀ ਨੇ ਜੁਆਬ ਦਿੱਤਾ ਕੇ ਨਾ ਅਸੀਂ ਸਾਡਾ ਜਦੋਂ ਵਿਆਹ ਹੋਇਆ ਸੀ ਨਾ ਅਸੀਂ ਇੱਕ ਗੱਲ ਇੱਕ ਗੱਲ ਦਾ ਫ਼ੈਸਲਾ ਕੀਤਾ ਸੀ ਕਿਹੜੀ ਅਹ ਮੈਂ ਕਿਹਾ ਤੂੰ ਚੱਲੀ ਗਈ ਉਹਨਾ ਨੇ ਕਿਹਾ ਕੀ ਅਸੀਂ ਇੱਕ ਗੱਲ ਫ਼ੈਸਲਾ ਕੀਤਾ ਸੀ ਜਿਹਨੇ ਜਿਹਨੇ ਕੋਈ ਗ਼ਲਤੀ ਕਰਨੀ ਆ ਨਾ hello

ਜਿਹਨੇ ਗ਼ਲਤੀ ਕਰਨੀ ਆ ਉਹਨੇ ਅਸੀਂ ਇੱਕ ਦੂਜੇ ਨਾਲ ਗੁੱਸੇ ਨਹੀਂ ਹੋਣਾ ਹੈਗਾ ਬੱਸ ਉਹਨੂੰ ਸਜਾ ਮਿਲਣੀ ਆ ਭਲਾ ਕਿਹੜੀ ਸਜਾ ਕੋਈ ਤੂੰ ਇਸ ਗੱਲ ਨਾਲ ਸੁਣਾਦੀ ਪਈ ਏ ਜਰੂਰ ਕੋਈ ਸਫ਼ਰ ਸੁਫ਼ਰ ਦੀ ਹੋਣੀ

ਮਤਲਬ ਏ ਗੱਲ ਦਾਦੇ ਨੇ

ਇਹ ਗੱਲ ਦਾਦੇ ਨੇ ਦੱਸੀ ਤੇ ਜਿਹਨੇ ਕਹਿੰਦਾ ਕੇ ਜਿਹਨੇ ਜਿਹਨੇ ਜਿਹੜਾ ਸਾਡੇ ਚੋ ਗ਼ਲਤੀ ਕਰਦਾ ਸੀ ਨਾ ਉਹ ਪੰਜ ਮਿੰਟ ਤੁਰਦਾ ਸੀਗਾ ਤੇ ਫ਼ੇਰ ਦੀਦੀ ਨੂੰ ਪੁੱਛਿਆ ਕੇ ਤੇਰੀ ਲੰਬੀ ਉਮਰ ਇੰਨੀ ਕਿੱਦਾਂ ਚਲੋਂ ਦਾਦਾ ਤੇ ਤੁਰਦਾ ਸੀ ਦਾਦੀ ਕਹਿੰਦੀ ਇਹ ਜਦੋਂ ਪੰਜ ਮਿੰਟ ਤੁਰਦਾ ਸੀ ਤੇ ਮੈਂ ਇਹਦੇ ਪਿੱਛੇ ਪਿੱਛੇ ਤੁਰਦੀ ਸੀ ਇਹ ਕਿੱਥੇ ਰੁਕਿਆ ਤਾਂ ਨਹੀਂ ਹੋਇਆ ਤੇ

ਫੇਰ ਇਹ ਸੋਚ੍ਲੋ ਕਹਿੰਦੀ ਮੇਰੀ ਵੀ ਲੰਬੀ ਉਮਰ ਉੱਥੋ ਮੈਂ ਵੇਖਿਆ ਮੈਂ ਕਿਹਾ ਬਾਬਾ ਤੁਰੋ ਭਲਾਂ ਲੰਬੀ ਜ਼ਿੰਦਗੀ ਵੀ ਤਾਂ ਹੋਵੇ ਬੰਦੇ ਦੀ

ਹਮ ਕਿੱਦਾਂ ਉਹ ਉਹ ਬਜ਼ੁਰਗਾਂ ਨੂੰ ਦਿਲ ਵੀ ਕਰਦਾ ਉਹਨਾ ਦੇ ਨਾਲ ਗੱਲਾ ਬਾਤਾ ਕਰਨ ਜਿਹੜੇ ਆਪਣੇ ਤੰਦਰੁਸਤ ਹੋਣ ਜਿਹੜੇ ਬੈਠੇ ਏ ਉਹ ਤੇਜ਼ਾਬ ਬਣ ਜਾਂਦੇ ਏ ਤੂੰ ਇਹ ਦੇਖ ਜਿੰਨੀਆਂ ਬੁੜੀਆਂ ਤੇ ਭਾਈ ਆ ਤੇ ਬੁੜੀਆਂ ਦੇਖਲਾ ਹਾਏ ਸਾਡੀ ਲੱਤ ਦੁਖਦੀ ਬਾਂਹ ਸਾਡਾ ਅੱਜ ਆ ਚੀਜ਼ ਖ਼ਰਾਬ ਹੋ ਗਈ ਉਹ ਖ਼ਰਾਬ ਹੋ ਗਈ ਭਾਈ ਬਾਹਰ ਅੰਦਰ ਤੁਰੇ ਫਿਰਦੇ ਰਹਿੰਦੇ ਨੇ ਤੂੰ ਤੇ ਕਦੀਂ ਦੇਖਿਆ ਨਹੀਂ ਭਾਈ ਏ ਗੋਡੇ ਦੁਖਦੇ ਨੇ ਨਹੀਂ ਤੇ ਭਾਈ ਦੇ ਗੋਡੇ ਦੇਖਦੇ ਆ ਭਾਈ ਦੇ ਖੂਨ ਦੇ ਵਿੱਚ PH ਵੱਧ ਗਈ ਆ ਘੱਟ ਹੋ ਗਈ ਆ ਕਿੱਥੇ ਭਾਈ ਦਾ ਕੁੱਛ ਕ਼ ਆਹ ਵੱਧ ਗਿਆ

ਉਹ ਮੋਟੋ ਹੋਣ ਮੋਟੋ ਹੋਣ ਪੱਤਲੇ ਹੋਣ ਪਰ ਏ ਆ ਕੇ ਉਹਨਾ ਨੇ ਬਾਹਰ ਅੰਦਰ ਜਾਣਾ ਤੁਰਨਾ ਫਿਰਨਾ ਘਰ ਆਏ ਸ਼ਾਮ ਨੂੰ ਰੋਟੀ ਖਾਕੀ ਤੇ ਸੋ ਗਏ ਸਵੇਰ ਨੂੰ ਉੱਠ ਕੇ ਫ਼ੇਰ ਆਪਣਾ ਨਾਤੇ ਧੋਤੇ ਚੱਲੇ ਗਏ ਉਹ ਮੋਟੋ ਹੋਣ ਪੱਤਲੇ ਹੋਣ ਉਹ ਤੰਦਰੁਸਤ ਰਹਿੰਦੇ ਉਹਨਾ ਦੇ ਕੁੱਛ ਦੁੱਖਦਾ ਨਹੀਂ ਬੁੜੀਆਂ ਉੱਠੀਆਂ ਰੋਟੀ ਪਾਣੀ ਖਾਂਦਿਆ ਪ੍ਕੋਦਿਆ ਵੀ ਖਾ ਲਿਆ ਸੋ ਗਈਆਂ ਫ਼ੇਰ ਉੱਠੀਆਂ ਫ਼ੇਰ ਨਿਆਣਿਆਂ ਨੂੰ ਦੇਣ ਲੱਗਈਆਂ ਮਤਲਬ ਫ਼ੇਰ ਖਾ ਲਿਆ ਫ਼ੇਰ ਸੋ ਗਈਆਂ ਤੇ ਉਹਨਾ ਨੇ ਮੋਟੀਆਂ ਤੂੰ ਉਹਨਾ ਦੀਆ ਦਰਦਾ ਤੈਨੂੰ ਪਤਾ ਹੀ ਆ ਕਿੰਨੀਆਂ ਕ਼ ਹੁੰਦੀਆਂ ਹਰ ਕਿਸੇ ਦੇ ਗੋਡੇ ਖ਼ਰਾਬ ਆ ਹਰ ਕਿਸੇ ਗਿੱਟੇ ਖ਼ਰਾਬ ਆ ਨਾ ਉਹਨਾ ਕੋਲ ਬੈਹ ਹੁੰਦਾ ਤੇ ਮੋਟੀਆਂ ਵੀ ਕਮਾਲ ਦੀਆ ਹਾਂ ਤੇ ਜਿਹੜੇ ਮੈਂ ਉਹੀ ਦੇਖਦੀ ਜਿਹੜੇ ਵੱਡੇ ਵੱਡੇ ਵੀ ਅਮੀਰ ਲੋਕ ਵੀ ਹੁੰਦੇ ਇੱਦਾਂ ਉਹ ਕਿੱਦਾਂ ਉਹਨਾ ਕੋਲ ਗੱਡੀ ਚੀਜ਼ ਦੀ ਕਮੀ ਹੁੰਦੀ ਉਹਨਾ ਕੋਲ ਖਾਣ ਦੀ ਕਮੀਂ ਹੁੰਦੀ ਆ ਲੇਕਿਨ ਉਹ ਅੱਛੀ ਖ਼ੁਰਾਕ ਖਾਦੇਂ ਏ ਲੇਕਿਨ ਤੁਰਦੇ ਆ ਉਹੀ ਤੇ ਹੁਣ ਤੂੰ ਉਹਦੇ ਦੇਖ੍ਲਾ ਤੇ ਇੱਦਾਂ ਅੱਗਲਿਆਂ ਨੇ ਅੱਛੀ ਖ਼ੁਰਾਕ ਖਾਣੀ ਤੇ ਚੱਲਣਾ ਪੈਦਲ ਚੱਲਣਾ ਤਾਂ ਹਰ ਕਿਸੇ ਦੀ ਜਰੂਰਤ ਏ ਨਾ ਤੂੰ ਇੱਥੇ ਜਿੱਥੇ ਮੈਂ ਰਹਿੰਦੀ ਆ ਤੂੰ ਦੇਖ ਇੱਥੇ ਆਨ ਕੇ ਲੋਕਾਂ ਦੀਆ ਕਬਰ ਚ ਲੱਤਾਂ ਆ ਪਰ ਇਹਦਾ ਤੁਰਦਿਆਂ ਨਾ ਉਹ ਐਸਾ ਜੋਇਆ ਵੱਡੇ ਵੱਡੇ ਬਣੇ ਆ ਨਾ ਹਰ ਜਗ੍ਹਾ ਤੇ track ਬਣਾ ਤੇ

track ਦੇ ਉੱਤੇ ਸਵੇਰ ਨੂੰ ਰੱਸ਼ ਪਇਆ ਹੁੰਦਾ ਇੱਦਾਂ ਕੇ ਮੁੰਡੇ ਜਿਹੜੇ ਨੋਜਵਾਨ ਆ ਉਹਨਾ ਨੇ hand ਉਹ ਕੰਨ ਦੇ ਵਿੱਚ ਉਹ ਲਾਈਆਂ ਹੁੰਦੀਆਂ ਟੁੱਟੀਆਂ ਜਿਹੀਆਂ

ਹਾਂ ਬਾਜੀ ਦੀਆ ਮੈਂ ਉਹੀ ਦੇਖਦੀ ਪਈ ਸੀ ਕੱਲ ਇੱਕ video ਦੇਖਣ ਲੱਗੀ ਸੀਗੀ ਕੋਈ ਪਤਾ ਨਹੀਂ ਕਿਹੜੇ ਸ਼ਹਿਰ ਚ ਇੱਦਾਂ ਉਹ ਇੱਦਾਂ ਉਹ ਸੋਹਣੇ ਸੋਹਣੇ ਕੋਟ ਕੁੜੀਆਂ ਨੇ ਠੰਡ ਹੈ ਨਾ ਪਾਏ ਲੇਕਿਨ ਤੁਰੀ ਜਾਂਦੀਆਂ ਤੁਰੀ ਮੈਂ ਕਿਹਾ ਇਹਨਾ ਕੋਲ ਕਿਹੜਾ ਗੱਡੀਆਂ ਚੀਜ਼ਾਂ ਹੈ ਨਹੀਂ ਗਈਆਂ ਅੱਗਲੀਆਂ ਗੱਡੀ ਚੀਜ਼ ਦੇ ਜਾ ਹੀ ਸਕਦੀਆਂ ਨੇ ਲੇਕਿਨ ਉਹ ਤੁਰ ਕੇ ਆਪਣੇ ਆਪ ਨੂੰ ਬਿਹਤਰ ਕਹਿਣੀਆਂ ਨਹੀਂ ਪਤਾ ਕੀ ਆ ਉਹ ਜਿਹੜਾ ਤੂੰ ਕਹਿਣੀ ਆ ਮੁਲਕਾਂ ਚ ਉਹ ਬਹੁਤ ਵੱਡੇ ਵੱਡੇ ਮੁਲਕ ਆ ਉਹ ਇੱਦਾਂ ਨਾ ਕੇ ਉਹਨਾ ਨੇ ਆਪਣੇ ਜਿਹੜੇ ਆ ਗੱਡੀਆਂ ਖੜੀਆਂ ਕਰਨੇ ਆਲੀ ਜਗ੍ਹਾ ਨਾ ਬੜੀ ਦੂਰ ਦੂਰ ਤੇ ਸਾਫ਼ ਸੁਥਰੀ ਜਗਾਂ ਤੇ ਇੱਕ ਬਣਾਈ ਹੁੰਦੀ ਆ ਬਾਕੀ ਉਹਨਾ ਨੇ ਜਿੱਥੇ ਜਾਣਾ ਵੱਡੇ ਜਿਹੜਾ ਆਹ ਸ਼ੈਆਂ ਸ਼ੁਆਂ ਲੈਣ ਜਾਣਾ ਖ਼ਰੀਦਦਾਰੀ ਕਰਨ ਜਾਣਾ ਉਹਨਾ ਨੇ ਤੁਰ ਕੇ ਹੀ ਜਾਣਾ ਤੁਰੇ ਜਾਣਾ ਤੁਰੇ ਜਾਣਾ ਛਾਵਾਂ ਲਈਆਂ ਤੁਰੇ ਜਾਣਾ ਰੋਟੀ ਪਾਣੀ ਵੀ ਹਜ਼ਮ ਹੋ ਗਿਆ ਤੇ ਇੱਥੇ ਆਪਣੇ ਤਰ੍ਹਾਂ ਥੋੜੀ ਕੇ ਦੁਕਾਨ ਦੇ ਵਿੱਚ ਹੀ ਕਾਰ ਦਿੱਤੀ ਹੁੰਦੀ ਏ ਇੱਥੋ ਹੀ ਸ਼ੈਅ ਲਓ ਬਲਕਿ ਕਿੱਥੇ ਉੱਤਰ ਕੇ ਕਿੱਥੇ ਜਾਂਦੇ ਹੈ ਉਹ ਉੱਥੇ ਹੀ ਕਹਿ ਦਿੰਦੇ ਆ ਉਹ ਮੁਲਾਜਮ ਚੀਜ਼ ਆਕੇ ਦੇ ਦਿੰਦੀ ਚੀਜ਼ ਉਹੀ ਬੱਸ ਇਹ ਅੱਜ ਕੱਲ ਦੀਆ ਗੱਲਾਂ ਬੱਸ ਤੈਨੂੰ ਸਮਝਾਉਣ ਦਾ ਮਤਲਬ ਇਹ ਸੀਗਾ ਤੂੰ ਆਪਣਾ ਹੁਣ ਨਾ ਇਹ ਕੰਮ ਸ਼ੁਰੂ ਕਰਲਾ ਤੇ ਨਾਲ ਆਪਣੀਆਂ ਸਹੇਲੀਆਂ ਨੂੰ ਕਹਿ ਇਹ ਕਰਨ ਤੇ ਬੱਸ ਇਹਨੂੰ ਥੋੜੇ ਤੋ ਸ਼ੁਰੂ ਕਰੋ ਠੀਕ ਆ ਠੀਕ ਆ ਹੁਣ ਮੈਂ ਜਰੂਰ ਕਰਿਆ ਕਰੂਗੀ ਮੈਨੂੰ ਵੀ ਨੀਂਦ ਜੀ ਆਉਦੀ ਪਈ ਆ

ਠੀਕ ਠੀਕ ਬਾਜੀ

ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਪਿੰਦਰ ਸਿੰਘ ਹੈ ਮੈਂ ਅੱਜ ਦੇ ਅੱਜ ਦਾ ਵਿਚਾਰ ਤੁਹਾਡੇ ਨਾਲ school time ਦਾ ਤੁਹਾਡੇ ਨਾਲ ਜਿਕਰ ਕਰਨ ਜਾ ਰਿਹਾ ਹਾਂ ਤਾਂ ਗੋਰ ਕਰਕੇ ਧਿਆਨ ਨਾਲ ਸੁਣਿਓ ਜੀ ਕੀ ਵੀ ਮੇਰੀ school time ਦਾ ਕਿਵੇਂ ਦਾ ਬਚਪਨਾ ਸੀਗਾ ਕਿਵੇਂ ਦੀ ਕੀ ਗੱਲਾਂ ਸੀਗੀਆਂ, ਉਹ ਤੁਹਾਡੇ ਨਾਲ share ਕਰਦੇ ਹਾਂ ਚਲੋ ਸੁਣੋ ਜੀ ਫਿਰ ਪਿਆਰ ਨਾਲ ਮੈਂ ਛੇਵੀਂ class ਵਿੱਚ ਪੜ੍ਹਦਾ ਸੀ ਛੇਵੀਂ class ਵਿੱਚ ਪੜ੍ਹਦਾ ਸੀ ਤੇ ਇੱਥੋਂ ਹੌਲੀ ਹੌਲੀ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 ਵੀ ਏਦਾਂ ਕਰਨਾ ਵੀ ਮਤਲਬ ਕਿ ਵੀ ਏਦਾਂ ਨੀ ਏਦਾਂ ਕਰਨਾ, ਤੇ ਉਹ ਤੋਂ ਬਾਅਦ ਮੈਂ ਹੌਲੀ ਹੌਲੀ ਸਿੱਖਦਾ ਗਿਆ ਚਲੋ ਮੈਨੂੰ ਅਮ ਗਾਇਕੀ ਦਾ ਸ਼ੌਂਕ ਸੀਗਾ ਠੀਕ ਹੈ ਗਾਇਕੀ ਦਾ ਸ਼ੌਂਕ ਸੀਗਾ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਅੱਗੇ ਵਧਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਸਾਹਮਣੇ ਪਹਿਲਾਂ ਮੈਨੂੰ nervous feel ਕਰਦਾ ਸੀਗਾ ਮਤਲਬ ਕਿ ਘਬਰਾਹਟ ਜਿਹੀ ਹੋਣ ਲੱਗ ਜਾਣੀ ਕਿ ਉਹਨਾਂ ਨੇ ਮੈਨੂੰ ਥਾਪੀ ਦੇਣੀ ਵੀ ਨਹੀਂ ਡਰਨਾ ਨੀ

ਫਿਰ ਗਾਣੇ ਚ ਮੇਰਾ ਨਾਮ ਲਿਖਣ ਲੱਗ ਗਏ ਤੇ ਉਦੋਂ ਉਹਨੇ ਮੈਨੂੰ ਇੰਨਾ ਪਿਆਰ ਦਿੱਤਾ ਪ੍ਰਿ principal madam ਨੇ ਤੇ ਉੱਤੋਂ ਸਰ ਨੇ ਸਾਰੇ ਜਿੰਨੇ ਵੀ ਟੀ ਵੀ ਅਧਿਾਪਕ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਮੈਨੂੰ

ਜਿਹੜੇ ਮੇਰੇ in charge ਸੀਗੇ ਰਜਨੀ ਸਰਮਾ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਨਾਲ ਜਿਸ ਤਰ੍ਹਾਂ ਕਹਿ ਦਿਨੇ ਆਂ ਨਾ ਵੀ ਜਿਵੇਂ ਮਾਂ ਖੜ ਜਾਂਦੇ ਆ, ਦੂਜੀ ਮਾਂ ਮੇਰੀ ਉਹੀ ਸੀਗੀ ਉਹਨਾਂ ਨੇ ਮੈਨੂੰ ਜਮਾ ਵੀ ਮਹਿਸੂਸ ਨੀ ਹੋਣ ਦਿੱਤਾ ਵੀ ਮੈਂ ਉਹ ਮੇਰੇ ਅਧਿਆਪਕ ਆ,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 ਉਹਨਾਂ ਦੇ ਪੈਰਾਂ ਹੱਥ ਲਾਉਂਦੇ ਹਾਂ ਤੇ ਉਹ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੈ ਤੇ ਇੱਕ ਦਿਨ ਉਹਨਾਂ ਦੇ ਘਰੇ ਉਹ ਸੀਗੀ ਆਪਣਾ function ਰੱਖਿਆ ਹੋਇਆ ਸੀ ਮਤਲਬ ਕਿ ਵਿਆਹ ਸੀਗਾ ਉੱਥੇ ਗਏ ਸੀਗੇ ਅਸੀਂ ਤੇ ਉਹਨਾਂ ਨੇ ਬਹੁਤ ਜ਼ਿਆਦਾ ਇੱਜ਼ਤ ਦਿੱਤੀ ਕਿ ਸਾਡੇ ਬੱਚੇ ਆਏ ਹੈ ਜਿਵੇਂ ਕਹਿ ਦਿੰਦੇ ਹੈ student ਵਿਦਿਆਰਥੀ ਆਏ ਹੈ ਵਿਦਿਆਰਥੀ ਆਏ ਆ ਉਹਨਾਂ ਨੇ ਸਾਨੂੰ ਵਿਦਿਆਰਥੀ ਨੀ ਉਸ ਘਰ ਦਾ ਮੈਂਬਰ ਸਮਝਿਆ ਤੇ ਅਸੀਂ ਉਹਨਾਂ ਨਾਲ ਇੰਨਾ ਘੁੱਲ ਮਿਲ ਗਏ ਸੀਗੇ ਵੀ school time ਦਾ ਗੱਲਾਂ ਬਾਤਾਂ ਫਿਰ ਵਿਆਹ ਚ ਵੀ ਉਹੀ ਵੀ ਹੁਣ ਵੀ ਤੁਸੀਂ ਸਰਾਰਤ ਕਰਦੇ ਹੋ ਜਦੋਂ lockdown ਲੱਗਿਆ ਸੀਗਾ ਠੀਕ ਹੈ lockdown ਦੇ ਵਿੱਚ ਮੇਰਾ phone ਟੁੱਟ ਗਿਆ ਘਰਦਾ number ਸੀਗਾ madam ਦੇ ਕੋਲ madam ਨੂੰ phone ਕਰਿਆ ਵੀ ਤੁਸੀਂ ਬਾਹਰ ਨੀ ਜਾਣਾ, ਉਹਨਾਂ ਨੂੰ ਪਤਾ ਸੀਗਾ ਵੀ ਇਹ ਸਰਾਰਤੀ ਸਰਾਰਤੀ ਬੱਚੇ ਹੈ ਵੀ ਇਹਨਾਂ ਨੇ ਨਹੀਂ ਟਿਕਣਾ special ਮੇਰੇ ਘਰਦਿਆਂ ਦੇ ਕੋਲ phone ਗਿਆ, ਘਰਦਿਆਂ ਨੇ ਮੇਰੀ ਗੱਲ ਕਰਵਾਈ ਵੀ ਲੈ ਵੀ ਤੇਰੇ ਅਧਿਆਪਕ ਦਾ phone ਆਇਆ ਵੀ ਰਜਨੀ ਸ਼ਰਮਾ madam ਦਾ phone ਆਇਆ ਵੀ ਤੂੰ ਗੱਲ ਕਰ ਫਿਰ ਮੈਂ ਉਹਨਾਂ ਨਾਲ ਗੱਲ ਕਰੀ ਫਿਰ ਤਾਂ ਮੈਂ ਬਹੁਤ ਖ਼ੁਸ਼ ਹੋਇਆ।

ਕਿਤੇ ਹੱਥ ਨੀ ਲਾਉਣਾ ਉਹਨੂੰ ਮੂੰਹ ਤੇ ਨੀ ਲਾਉਣਾ ਮਤਲਬ ਕਿ ਫਾਲਤੂ ਚੀਜ਼ਾਂ ਨੂੰ ਛੂੰਹਣਾ ਨੀ ਹੈ ਮਾ mask ਲਗਾ ਕੇ ਰੱਖਣਾ ਮੂੰਹ ਢੱਕ ਕੇ ਰੱਖਣਾ ਰੁਮਾਲ ਬੰਨ ਕੇ ਰੱਖਣਾ ਵੀ ਬਾਹਰ ਅੰਦਰ ਨੀ ਜਾਣਾ ਵੀ ਘਰੇ ਰਹਿਣਾ

Close ਵਿਦਿਆਰਥੀ ਜਿਵੇਂ ਉਹ ਕਹਿ ਮੁੰਡਾ ਹੀ ਸਮਝਦੇ ਸੀਗੇ ਮੈਨੂੰ ਤਾਂ ਆਪਣਾ ਉਹ ਉਹਨਾਂ ਨੇ ਮੈਨੂੰ ਇੰਨੀ ਬੜੇ ਪਿਆਰ ਨਾਲ ਸਮਝਾਇਆ ਵੀ ਗੁਰਪਿੰਦਰ ਨਹੀਂ ਤੂੰ ਬਾਹਰ ਜਾਣਾ ਬਾਹਰ ਨੀ ਜਾਣਾ ਵੀ ਕੋਰੋਨਾ ਚੱਲ ਰਿਹਾ ਹੈ lockdown ਲੱਗਿਆ ਹੋਇਆ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 ਵੀ ਹਜੇ ਤਾਂ ਫਿਲਹਾਲ ਚੱਲਦੀ ਸੀਗੀ ਅਚਾਨਕ ਲੋਕਡਾਊ lockdown ਲੱਗਣ ਦਾ ਕਾਰਨ ਹੋ ਗਿਆ ਉਹਦੇ ਕਰਕੇ ਵੀ ਕਲਾਸਾਂ miss ਕੀਤੀਆਂ ਗਈਆਂ ਫਿਰ ਉਹ ਤੋਂ ਬਾਅਦ ਮੈਂ ਘਰੇ ਹਰਮੋਨੀਅਮ ਚੁੱਕ ਲਿਆਇਆ ਸੀਗਾ ਉਹਨਾਂ ਨੂੰ live ਵੀ ਗੀਤਾਂ ਬਾਰੇ ਦੱਸਿਆ ਉਹ ਕਹਿ ਰਹੇ ਸੀਗੇ ਕੋਈ ਚੱਕਰ ਨੀ ਵੀ ਤੈਨੂੰ tension ਨੀ ਲੈਣੀ ਪੈਸੇ ਵੱਲੋਂ ਜਾਂ ਕੋਈ ਵੀ ਤੈਨੂੰ ਦੁੱਖ ਤਕਲੀਫ਼ ਹੁੰਦਾ, ਵੀ ਮੈਂ ਤੇਰੇ ਨਾਲ ਖੜੀ ਹਾਂ ਵੀ ਮੈਂ ਵੀ ਤੇਰੇ ਘਰਦਾ ਹਿੱਸਾ ਗਾ। ਮੈਨੂੰ ਇੰਨਾ ਜ਼ਿਆਦਾ ਖ਼ੁਸ਼ੀ ਹੋਈ ਵੀ ਕੌਣ ਕਿਸੇ ਦਾ ਕਰਦਾ ਨੀ teacher ਹੁਣ ਅੱਧੇ ਕਹਿੰਦੇ ਵੀ ਚਲੋ school time ਸੀ, ਭੁੱਲ ਜਾਂਦੇ ਸੀ ਪਰ ਜਦੋਂ ਮੈਂ ਦਸਵੀਂ ਕੀ ਜਦੋਂ ਦਸਵੀਂ ਦੇ paper ਆਉਂਦੇ ਹੈ, Last final paper ਹੁੰਦੇ ਹੈ ਮਤਲਬ ਕਿ ਜਿਹੜੇ ਪੱਕੇ paper ਕਹਿ ਦਿੰਦੇ ਹਾਂ ਆਪਾਂ ਵੀ ਪੱਕੇ paper ਹੁੰਦੇ ਆ ਉਸ time ਜਦੋਂ ਸਾਨੂੰ ਅਸੀਂ ਅਹ ਬੈਠਣ ਦਾ ਤਰੀਕਾ ਸਿਖਾਇਆ ਸੀਗਾ ਵੀ ਏਦਾਂ ਏਦਾਂ ਬਹਿਣਾ ਗਾ ਵੀ ਜਿਹੜੇ set ਆਉਂਦੇ ਹੈ ਵੀ ਉਦੋਂ ਕਿਵੇਂ ਬੈਠਣਾ ਗਾ ਵੀ ਅਲੱਗ ਅਲੱਗ ਹੁੰਦੇ ਹੈ topic ਮਤਲਬ ਕਿ ਅਲੱਗ ਅਲੱਗ ਉਹ ਹੁੰਦੇ ਹੈ ਜੀ ਹਿੱਸੇ ਪੰਜਾਬੀ ਹਿੱਸੇ ਤੇ ਉਹ ਤੋਂ ਬਾਅਦ ਉਹਨਾਂ ਨੇ ਦੱਸਿਆ ਚਲੋ ਮੇਰੀ ਜਿਹੜੇ teacher ਸੀਗੇ ਰਜਨੀ ਸ਼ਰਮਾ ਉਹਨਾਂ ਨੇ ਮੈਨੂੰ ਜਦੋਂ last day ਰਹਿ ਗਿਆ ਸੀਗਾ school ਦਾ ਉਹ ਤੋਂ ਬਾਅਦ ਦੂਜੇ ਦਿਨ paper ਸੀ ਸਾਨੂੰ ਪੈਨ ਤੇ book ਮੇਰੇ ਕੋਲ ਹੁਣ ਵੀ ਪਈ ਆ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

ਕੋਈ ਵੀ ਕੰਮ ਕਰਨਾ ਜਾਂ ਗਾਇਕੀ ਲਾ ਲਓ ਜਾਂ ਕੁਛ ਵੀ ਲਾ ਲਓ ਫਿਰ ਵੀ ਮੈਂ ਉਹ ਦੇਖ ਕੇ ਹੌਸਲਾ ਬੁਲੰਦ ਕਰਕੇ ਅੱਗੇ ਵੱਧਦਾ ਕਿਉਂਕਿ ਮੈਨੂੰ ਪਤਾ ਜਿਹੜੇ ਮੇਰੇ ਅਧਿਆਪਕ ਆ ਉਹ ਮੇਰੇ ਇੰਨੇ ਦਿਲ ਦੇ ਨੇੜੈ ਹੈ ਕਿਉਂਕਿ ਉਹਨਾਂ ਨੇ ਹੌਸਲਾ ਦਿੱਤਾ ਵੀ ਪੁੱਛੋ ਨਾ ਇੰਨਾ ਹੌਸਲਾ ਦਿੱਤਾ ਮੈਨੂੰ ਕਿ ਬਲਕਿ ਮੈਂ ਜਦੋਂ ਘਬਰਾ ਜਾਂਦਾ ਸੀ ਜੱਫ਼ੀ ਪਾ ਕੇ ਹੌਸਲਾ ਦੇਣਾ ਦਲੇਰੀ ਕਰਕੇ ਵੀ ਪੁੱਛੋ ਨਾ ਦਲੇਰੀ ਕਰਕੇ ਉਹਨਾਂ ਨੇ ਇੰਨਾ ਹੌਸਲਾ ਦੇਣਾ ਵੀ ਮੈਂ ਫਿਰ ਖ਼ੁਸ਼ ਹੋ ਜਾਣਾ ਵੀ ਕੋਈ ਚੱਕਰ ਨੀ ਵੀ ਹਾਂ ਮੇਰੇ ਨਾਲ ਹੈਗੇ ਆ ਵੀ ਮੈਂ ਅੱਗੇ ਵੱਧਣਾ ਤਾਂ ਵੱਧਣਾ। ਬਸ ਜ਼ਿੰਦਗੀ ਦਾ ਇੱਕ ਮਕਸਦ ਬਣ ਗਿਆ ਸੀ ਵੀ ਆਪਾਂ ਨੇ ਅੱਗੇ ਵੱਧਣਾ ਚਾਹੇ ਗਾਇਕੀ line ਹੈ ਚਾਹੇ ਕੋਈ ਕੰਮ ਕਾਰ ਹੈ ਸਾਰਿਆਂ ਨੂੰ ਆਪਣਾ ਆਪਣਾ ਹੁੰਦਾ ਵੀ ਮੈਂ ਆਹ ਬਣਨਾ ਜਾਂ ਕੁਛ ਕਰਨਾ ਉਹਦੇ ਬਾਰੇ ਮੈਨੂੰ madam ਨੇ ਕਹਿ ਦਿੱਤਾ ਸੀ ਵੀ ਨਹੀਂ ਵੀ ਜਿਹੜਾ ਤੇਰੇ ਚ ਪ੍ਰਮਾਤਮਾ ਨੇ ਤੈਨੂੰ ਗੁਣ ਦਿੱਤਾ, ਵੀ ਤੂੰ ਉਹਦੇ ਵਿੱਚ ਤੂੰ ਉਹਦੇ ਵਿੱਚ ਅੱਗੇ ਵੱਧ ਵੀ ਤੈਂ tension ਨੀ ਲੈਣੀ ਠੀਕ ਹੈ ਵੀ ਤੇਰੇ ਨਾਲ ਖੜੇ ਹਾਂ ਮੈਂ ਫਿਰ ਵੀ ਬੇਝਿਜਕ ਹੋ ਕੇ ਉਹਨਾਂ ਦੇ ਨਾਲ ਜਿਵੇਂ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਉਹਨਾਂ ਨੇ ਮੈਨੂੰ ਜਿਵੇਂ guide ਮਤਲਬ ਕਿ ਸਮਝਾਇਆ ਉਵੇਂ ਮੈਂ ਸਮਝ ਕੇ ਉਹਨਾਂ ਦੇ ਨਾਲ ਤੁਰਦਾ ਰਿਹਾ ਜਿਵੇਂ ਵੀ ਉਹਨਾਂ ਨੇ ਕਿਹਾ ਵੀ ਇੱਥੇ ਇਉਂ ਕਰਨਾ ਉੱਥੇ ਮੈਂ ਉਹ ਕਰਦਾ ਰਿਹਾ ਤੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਚਲੋ ਠੀਕ ਹੈ ਜੀ ਤੇ ਉਹ ਤੋਂ ਬਾਅਦ ਜ਼ਿੰਦਗੀ ਦਾ ਮੇਰਾ ਦੋ ਹਿੱਸੇ ਸੀ ਇੱਕ ਵਾਰੀ ਜਦੋਂ ਮੈਂ ਇੰਨਾ ਬਿਮਾਰ ਹੋ ਗਿਆ ਸੀ ਮੈਂ madam ਦਾ phone ਆਇਆ ਸੀਗਾ ਜੇ madam ਦਾ phone ਆਇਆ ਵੀ ਗੁਰਤਿੰਦਰ ਕੀ ਹੋ ਗਿਆ ਮੈਂ ਕਿਹਾ madam ਜੀ ਵੀ ਏਦਾਂ ਏਦਾਂ ਵੀ ਬੁਖ਼ਾਰ ਚੜ ਗਿਆ ਕਹਿੰਦੀ ਤੈਨੂੰ ਕਿਹਾ ਸੀ ਵੀ ਧਿਆਨ ਰੱਖਣਾ ਝਿੜਕਿਆ ਚਲੋ ਉਹਨਾਂ ਨੇ ਮੈਨੂੰ ਝਿੜਕਿਆ ਤਾਂ ਕਰਕੇ ਸੀ ਵੀ ਚਲੋ ਉਹਨਾਂ ਨੇ ਮੈਨੂੰ ਆਪਣਾ ਸਮਝਿਆ ਸੀ ਝਿੜਕਿਆ ਤਾਂ ਸੀ ਵੀ ਆਪਣਾ ਸਮਝਿਆ ਸੀ ਮੈਨੂੰ ਫਿਰ ਮੈਨੂੰ ਇੰਨਾ ਮਹਿਸੂਸ ਹੋਇਆ ਵੀ madam ਨੂੰ ਕਿੰਨੀ tension ਹੋ ਗਈ। ਬਹੁਤ ਜ਼ਿਆਦਾ ਉਹਨਾਂ ਨੂੰ tension ਹੋ ਗਈ ਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਚੱਲ ਹੁਣ ਤੂੰ ਮੈਡੀ ਵੀ ਦਵਾਈ ਦਵੂਈ ਦੇ ਦਵਾਈ ਬੂਟੀ ਲੈ ਆਪਣਾ rest ਵੀ ਬੈ ਵੀ ਬੈਡ ਤੇ ਆਰਾਮ ਕਰ ਲੁੱਕ ਕੇ ਪੈ ਜਾ ਤੇ ਮੈਨੂੰ ਕਹਿੰਦੀ ਵੀ ਖਾਣੇ ਪੀਣੇ ਦਾ ਧਿਆਨ ਰੱਖ ਖਾਣਾ ਕੋਈ ਵੀ ਬਾਹਰ ਦਾ ਕੁਛ ਨੀ ਖਾਣਾ ਅਲਮ ਗਲਮ ਜਿਹਾ ਠੀਕ ਹੈ ਜੀ ਤੇ ਉਹ ਤੋਂ ਬਾਅਦ ਘਰਦਾ ਸਾਦਾ ਖਾਣਾ ਦਾਲ ਰੋਟੀ ਖਾਣੀ ਇੱਕ ਵਾਰੀ school time ਦੇ ਵਿੱਚ ਜਦੋਂ last ਉਹ ਸੀਗੇ ਮਤਲਬ ਕਿ ਠੰਢਾਂ ਦਾ time ਸੀਗਾ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਸਾਘ ਮਤਲਬ ਕਿ ਸਾਘ ਬਣਵਾ ਕੇ ਲਿਆਈ ਤੇ ਮੈਂ ਆਪਣੀ ਮਾਤਾ ਨੂੰ ਕਿਹਾ ਮੰਮਾ ਸਾਘ ਬਣਾਓ

ਤਾਂ ਨਹੀਂ ਵਧੀਆ ਲੱਗਦੀ ਬਾਸੀ ਸਾਘ ਜ਼ਿਆਦਾ ਵਧੀਆ ਲੱਗਦਾ ਤੜਕ ਕੇ ਤੇ ਚਲੋ ਦੂਜੇ ਦਿਨ ਮੈਂ school ਦੇ ਵਿੱਚ tiffin ਪਾ ਤਾ, ਇੱਕ ਭਰਕੇ ਲੈ ਗਿਆ ਮੱਕੀ ਦੀ ਰੋਟੀ ਮੱਖਣੀ ਪਾ ਕੇ ਸੀਗੀ ਮਤਲਬ ਪਾ ਕੇ ਵਿੱਚ ਦੋਨੇ ਚੀਜ਼ਾਂ ਪਾ ਕੇ ਜਦੋਂ ਮੈਂ madam ਨੂੰ ਕਿਹਾ ਮੈਂ madam ਜੀ ਤੁਹਾਡੇ ਲਈ ਕੁਛ ਲੈ ਕੇ ਆਇਆਂ madam ਕਹਿੰਦੀ ਕੀ ਲਿਆਇਆ ਇਹ ਜਿਹਾ ਤੂੰ ਮੈਂ ਕਿਹਾ ਮੈਂ ਤੁਹਾਡੇ ਲਈ ਤਾਂ ਉਹ ਵੀ ਰੋਟੀ ਲੈ ਕੇ ਆਇਆ ਜੀ ਕਹਿੰਦੀ ਅੱਛਾ ਮੈਂ ਕਿਹਾ ਹਾਂਜੀ ਮੈਂ ਕਿਹਾ ਤੁਸੀਂ ਖਾ ਕੇ ਦੇਖੋ ਜੀ ਸਾਘ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

ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਵੀ madam ਜੀ ਵੀ ਮੈਂ ਤੁਹਾਨੂੰ ਅਧਿਆਪਕ ਨੀ ਵੀ ਮੈਂ ਆਪਣੀ ਮਾਂ ਵਾਂਗੂ ਸਮਝਦਾ ਹੈ ਜਿਵੇਂ ਕਿ ਤੁਸੀਂ ਮੇਰਾ ਕਰਦੇ ਹੋ ਵੀ ਉਵੇਂ ਦਾ ਮੈਂ ਤੁਹਾਡੇ ਨਾਲ ਕਰਦਾ ਵੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤਾਂ ਮੈਂ ਤੁਹਾਡੇ ਨਾਲ ਇੰਨਾ ਪਿਆਰ ਕਰਦਾ ਹੈ ਤੇ ਉਹਨਾਂ ਨੇ ਫਿਰ ਵੀ ਇੰਨਾ ਮੇਰੇ ਨਾਲ ਸਾਥ ਦਿੱਤਾ teacher ਨੇ ਮਤਲਬ ਕਿ ਅਧਿਆਪਕਾਂ ਨੇ principal madam ਜਿਹੜੇ ਵੱਡੇ madam ਹੁੰਦੇ ਆ ਉਹਨਾਂ ਨੇ ਹੋਰ teacher ਪੰਜਾਬੀ ਵਾਲੇ ਸਾਰੇ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਬਲਕਿ ਮੈਂ ਇੰਨਾ ਖ਼ੁਸ਼ ਸੀ ਉਹ school time ਦਾ time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

ਮੇਰੇ ਵੱਲੋਂ ਅੱਜ ਦਾ ਵਿਚਾਰ ਠੀਕ ਹੈ ਜੀ ਧੰਨਵਾਦ।

UPSC ਦੀ coaching online ਨਹੀਂ ਸੀਗੀ, ਹੁਣ ਕੀ ਕਰੀਏ ਕੁਛ ਨੀ ਜੀ ਘਰੇ ਆ ਗਏ ਤੇ ਘਰੇ ਅੱਢ ਤੋਂ ਗਾਲਾਂ ਪੈ ਰਹੀਆਂ ਨੇ ਇਸ ਗੱਲ ਦੀ ਕਿ ਕਮਰਾ ਨੀ ਹੁਣ ਸਿੱਧੀ ਜਿਹੀ ਗੱਲ ਹੈ ਉੱਥੋਂ ਮੈਂ ਆਇਆ ਮੈਨੂੰ ਥੋੜ੍ਹੀ ਪਤਾ ਕਿ ਕਿੰਨਾ ਚਿਰ ਲੱਗਣਾ ਸਾਹਬ ਕਹਿੰਦੇ ਕਮਰਾ ਛੱਡ ਦੇ ਮੈਂ ਕਿਹਾ ਯਾਰ ਮੈਨੂੰ ਕੀ ਪਤਾ ਕੀ ਪਤਾ ਅਗਲੇ ਮਹੀਨੇ ਹਟ ਜਾਵੇ lockdown ਹਟ ਜਾਵੇ lockdown ਉਹ lockdown ਹੀ ਨੀ ਹਟਿਆ ਫਿਰ ਤਿੰਨ ਚਾਰ ਮਹੀਨੇ ਬਾਅਦ ਆਪਾਂ ਘਰੋਂ ਦਿੱਲੀ ਤੋਂ ਆਪਾਂ ਵੀ ਮੰਗਵਾ ਲਿਆ। ਹੁਣ ਸਿੱਧੀ ਜਿਹੀ ਗੱਲ ਹੈ ਯਾਰ ਇੱਕ middle class ਤੋਂ ਜੇ ਤੁਸੀਂ belong ਕਰਦੇ ਹੋ ਦਿੱਲੀ ਚ ਰਹਿ ਕੇ ਤੁਸੀਂ ਅੱਠ ਦਸ ਹਜ਼ਾਰ ਰੁਪਏ ਵੈਸੇ ਹੀ ਬਸ ਕਮਰੇ ਦੇ ਭਰੀ ਜਾ ਰਹੇ ਹੋ, ਕਮਰੇ ਦੇ ਭਰ ਰਹੇ ਹੋ ਬਸ ਕੋਈ ਨੀ ਰਹਿ ਰਿਹਾ ਉੱਥੇ ਕਿਸੇ ਨੂੰ ਵੀ ਹੋਊਗਾ ਯਾਰ ਦੇਖ ਕੇ ਕੀ ਕੀ ਕਰ ਰਿਹਾ ਤੂੰ

ਪੁਲਿਸ ਦਾ ਪੇਪਰ ਸੀਗਾ ਜੀ ਤਾਂ ਪੇਪਰ ਪਾਸ ਕਰਨਾ ਹੁੰਦੀ ਹੈ ਸਭ ਤੋਂ ਵੱਡੀ hurdle ਉਹ ਤੋਂ ਬਾਅਦ ਹੁੰਦਾ ਹੈ physical ਛੋਲਾਂ ਸੌ ਮੀਟਰ ਕਰਨਾ ਹੁੰਦਾ ਹੈ ਛੇ ਸੱਤ ਮਿੰਟ, ਮੇਰੀ ਸੁੱਖ ਨਾਲ speed ਇੰਨੀ ਵਧੀਆ ਬਣ ਗਈ ਸੀਗੀ ਮੈਂ ਛੋਲਾਂ ਸੌ ਮੀਟਰ ਸਾਢੇ ਪੰਜ ਮਿੰਟ ਮਿੰਟ ਚ ਕਰ ਲੈਂਦਾ। ਮੈਂ ਜੀ video ਦੇਖ ਰਿਹਾ ਤੁਸੀਂ ਵੀ ਦੇਖੀ ਹੋਣੀ videos ਕਦੇ ਨਾ ਕਦੇ video ਦੇਖ ਰਿਹਾ ਵੀ ਯਾਰ ਕਿੱਦਾਂ ਆਪਣੀ speed ਵਧਾਓ ਕਿਹੋ ਜਿਹੇ ਬੂਟ ਲੈਣੇ ਨੇ ਤੁਸੀਂ, ਕਿਹੋ ਜਿਹੀ diet ਰੱਖਣੀ ਹੈ ਤੁਸੀਂ, ਤੁਸੀਂ ਇਹ ਖਾਣਾ ਹੈ ਇਹ ਪੀਣਾ ਹੈ ਬਹੁਤ ਵਧੀਆ ਸਵੇਰੇ ਸਾਢੇ ਪੰਜ ਵਜੇ ਇਹ ਮੈਂ ਜਦੋਂ ਮੈਂ UPSC ਦੀ ਤਿਆਰੀ ਕਰ ਰਿਹਾ ਸੀਗਾ ਦਿੱਲੀ ਇੱਥੇ ਵੀ continue ਰੱਖੀ ਸੀਗੀ ਮੈਂ ਕਿਉਂਕਿ ਉਸੇ time ਚ physical ਹੋਣਾ ਸੀਗਾ ਮੇਰਾ ਦੋ ਹਜ਼ਾਰ ਉੱਨੀ ਚ ਨਵੰਬਰ ਚ physical ਹੋਣਾ ਸੀਗਾ ਅਚਾਨਕ ਕੀ ਹੋਇਆ ਮੇਰੇ ਚ pain ਹੋਣ ਲੱਗ ਗਈ ਇੱਕ ਦਿਨ ਸੁੱਤਾ ਉੱਠਿਆ ਸਵੇਰੇ ਮੈਂ। ਮੈਂ ਕਿਹਾ ਕੀ ਪਤਾ ਮੈਂ ਜ਼ਿਆਦਾ ਭੱਜਣ ਲੱਗ ਗਿਆ ਹਨਾ ਜ਼ਿਆਦਾ ਹੁੰਦਾ ਨਾ ਯਾਰ ਕਈ ਵਾਰ ਕਿ ਯਾਰ gym ਤੁਸੀਂ ਜੇ ਜਾ ਰਹੇ ਹੋ ਜ਼ਿਆਦਾ weight ਚੁੱਕ ਲਿਆ ਹੋ ਗਿਆ, ਮੈਂ ਕਿਹਾ ਚਲੋ ਕੋਈ ਗੱਲ ਨੀ ਇੱਕ ਦਿਨ ਦਾ ਆਪਾਂ rest ਦੇ ਦਿੰਦੇ ਹਾਂ, ਇੱਕ ਗੋਲੀ ਹੁੰਦੀ ਹੈ MR ਕਰਕੇ ਕਹਿੰਦੇ ਹੈ muscle relief ਕਰਕੇ ਉਹ ਖਾ ਲਈ, ਮੈਂ ਕਿਹਾ ਚਲੋ ਅਗਲੇ ਦਿਨ ਫਿਰ ਸਾਢੇ ਪੰਜ ਵਜੇ ਉੱਠੇ ਆਪਾਂ ਮੈਂ ਕਿਹਾ ਲਓ ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ ਹਫ਼ਤਾ ਰਹਿ ਗਿਆ trial ਨੂੰ ਕਿੱਥੇ ਲੱਤ ਨੀ ਠੀਕ ਤੇ ਫਿਰ ਮੈਂ ਹੁਣ ਘਰੇ ਕੀ ਦੱਸਾਂ ਮੈਂ ਘਰੇ phone ਕੀਤਾ ਮੰਮੀ ਨੇ ਕੀਤਾ ਮੰਮੀ ਨਾਲ ਹੁੰਦੀ ਸੀ ਜ਼ਿਆਦਾ ਗੱਲ ਮੈਂ ਕਿਹਾ ਜੀ ਇਉਂ ਕਰਕੇ ਵੀ ਲੱਤ ਤੇ ਸੱਟ ਲੱਗ ਗਈ ਕਹਿੰਦੇ ਕੀ ਕੀਤਾ ਡਿੱਗ ਗਿਆ ਕਿਤੇ ਮੈਂ ਕਿਹਾ ਵੈਸੇ ਹੀ ਹੈ ਅੰਦਰੂਨੀ ਸੱਟ ਹੈ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਵੀ injury ਕੀ ਹੁੰਦੀ ਹੈ। ਪਹਿਲਾਂ ਮੈਨੂੰ ਸਮਝਾਉਣਾ ਪੈਣਾ ਕੀ ਹੁੰਦੀ ਹੈ ਤੇ ਖਿੱਚ ਕਿੱਦਾਂ ਦੀ ਕਿਉਂਕਿ ਉਹ ਤਾਂ ਮੈਨੂੰ ਵੀ ਨੀ ਪਤਾ ਕਿੱਦਾਂ ਦੀ ਸੀ ਜ਼ਿੰਦਗੀ ਪੂਰੀ ਇਉਂ ਹੀ ਚੱਲੀ ਹੈ ਕਦੇ ਉੱਤੇ ਚੱਲੀ ਫਿਰ ਥੱਲੇ ਆਈ, ਫਿਰ ਚੱਲੀ ਫਿਰ ਆਈ, ਕਦੇ ਹੋਇਆ ਕਿ ਹਾਂ ਮੇਰਾ ਹੁਣ MBA ਦਾ ਪੇਪਰ ਨਿਕਲ ਗਿਆ ਹੁਣ ਮੈਂ ਜਾਊਂਗਾ ਉਹ ਮੈਂ ਆਪਣੇ ਆਪ ਹੀ ਕਰ ਦਿੱਤਾ ਮੈਂ ਕਿਹਾ ਨਾ ਲੇਕਿੰਨ ਮੈਂ MBA ਤੋਂ ਫਿਰ ਇੱਧਰ ਆ ਗਿਆ, ਮੈਂ ਤਿਆਰੀ ਕਰਨੀ ਸ਼ੁਰੂ ਕੀਤੀ SSC ਦਾ ਪੇਪਰ ਹੋ ਗਿਆ ਇਹ ਚੱਲਿਆ ਸਬ ਇੰਸਪੈਕਟਰ ਦਾ ਪੇਪਰ ਨਿਕਲ ਗਿਆ trial ਤੋਂ ਪਹਿਲਾਂ ਫਿਰ ਸੱਟ ਲੱਗੀ ਮੈਂ ਫਿਰ zero ਤੇ ਖੜਾ, ਮੈਂ ਕਿਹਾ ਹੁਣ ਕਰਾਂ ਕੀ ਲੇਕਿੰਨ ਪੇਪਰ ਨਿਕਲ ਗਿਆ ਸਬ ਇੰਸਪੈਕਟਰ ਦਾ ਇਹ plus point ਸੀਗਾ ਉਸ time ਮੇਰੀ ਜ਼ਿੰਦਗੀ ਚ ਤੁਸੀਂ ਮੰਨੋਗੇ ਉਹ ਮੈਂ ਜਿਹੜਾ ਉਸ time SSC ਦਾ ਪੇਪਰ ਦਿੱਤਾ ਸੀਗਾ ਉਹ result ਆ ਗਿਆ ਫਿਰ, ਮੇਰਾ SSC ਵੀ ਹੋ ਗਿਆ, ਮੇਰਾ ਇੱਕ bank ਦਾ ਪੇਪਰ ਵੀ ਨਿਕਲ ਗਿਆ ਸਬ ਇੰਸਪੈਕਟਰ ਪੇਪਰ ਨਿਕਲ ਗਿਆ ਤਾਂ ਉਹ ਉਦੋਂ ਮੈਨੂੰ ਪਤਾ ਲੱਗਿਆ ਕਿ ਯਾਰ ਕਿਸਮਤ ਨੇ ਜੋ ਤੁਹਾਡੇ ਨਾਲ ਕਰਨਾ ਹੈ ਆਪਾਂ ਕਿਹਾ ਨਾ ਕਿਸਮਤ, ਕਿਸਮਤ, ਕਿਸਮਤ, ਕਿਸਮਤ ਜਿਹੜਾ ਤੁਹਾਡੇ ਹੱਥ ਲਿਖਿਆ ਨਾ ਤੁਹਾਡੇ ਲਈ ਰੱਬ ਨੇ ਜਿਹੜੀ ਚੀਜ਼ ਲਿਖੀ ਹੋਈ ਹੈ ਨਾ, ਉਹ ਹੋ ਕੇ ਰਹੂ, ਤੁਸੀਂ ਦੋ ਚੀਜ਼ਾਂ ਕਰ ਸਕਦੇ ਹੋ ਜਾਂ ਤਾਂ ਇਉਂ ਕਰ ਸਕਦੇ ਹੋ ਕਿ ਰੱਬ ਨੇ ਜੋ ਕਰਨਾ ਹੈ ਉਹ ਤਾਂ ਹੋਗਾ ਹੀ ਹੋਗਾ ਅਤੇ ਘਰੇ ਬਹਿ ਕੇ ਤੁਸੀਂ ਰੀਲਾਂ ਦੇਖ ਰਹੇ ਹੋ ਕੱਚਾ ਬਾਦਾਮ ਕੱਚਾ ਬਾਦਾਮ ਤੁਹਾਡਾ ਚੱਲਿਆ ਹੋਇਆ ਜੀ, ਬਾਜੀਗਰ ਮੈਂ ਬਾਜੀਗਰ ਤੁਹਾਡੀਆਂ ਰੀਲਾਂ ਪਟਾ ਚੱਲਿਆ ਹੋਇਆ ਤੁਹਾਡੀ ਉਂਗਲ ਇਉਂ ਚੱਲੀ ਹੋਈ ਹੈ ਤੇ ਦੂਜੀ ਚੀਜ਼ ਹੋ ਸਕਦੀ ਹੈ ਜੋ ਤੁਹਾਨੂੰ ਠੀਕ ਲੱਗਦਾ ਹੈ ਨਾ ਤੁਸੀਂ ਉਹ ਚੀਜ਼ continue ਕਰ ਰਹੇ ਹੋ, ਇਹ ਯਾਰ ਦੇਖੋ ਅੱਜ ਮੈਂ bank ਦੀ ਤਿਆਰੀ ਕਰਨੀ ਹੈ ਮੈਂ ਉਹਦੀ ਤਿਆਰੀ ਕਰ ਰਿਹਾਂ, ਅੱਜ ਮੈਂ SSC ਦੀ ਤਿਆਰੀ ਕਰ ਰਿਹਾਂ ਉਹਦੀ ਤਿਆਰੀ ਕਰ, ਜਿਹੜਾ ਜ਼ਿੰਦਗੀ ਚ ਅੱਗੇ ਜਾ ਕੇ ਹੋਣਾ ਉਹ ਤੁਹਾਨੂੰ ਵੀ ਨੀ ਪਤਾ ਹੋਊ। ਹੁਣ ਭਗਵੰਤ ਮਾਨ ਨੇ ਸੋਚਿਆ ਹੋਣਾ ਕਦੇ ਕਿ ਉਹ ਮੁੱਖ ਮੰਤਰੀ ਬਣਨਗੇ, ਜੁਗਨੂੰ ਮਸਤ ਮਸਤ ਉਹਦਾ ਤਾਂ show ਆਉਂਦਾ ਹੁੰਦਾ ਸੀ, ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਨੇ, ਇਹ ਚੀਜ਼ਾਂ ਸੋਚੀਆਂ ਨੀ ਜਾਂਦੀਆਂ ਨਾ ਯਾਰ ਵੀ ਆਪਣੇ ਜਿਹੜਾ ਤੁਸੀਂ ਕਰਮ ਹੈ ਤੁਸੀਂ ਕਰੀ ਜਾਓ ਕਰੀ ਜਾਓ ਬਹੁਤ ਹੀ ਛੋਟੀ ਜਿਹੀ ਗੱਲ ਆਪਣੇ ਨਾਲ sincere ਰਹੋ ਆਪਣੇ ਨਾਲ ਸੱਚੇ ਰਹੋ ਜਿੱਦਾਂ gym ਵਿੱਚ ਹੁੰਦਾ ਨਾ ਵੀ ਤੁਸੀਂ weight ਚੁੱਕ ਰਹੇ ਹੋ, ਤੁਹਾਨੂੰ ਪਤਾ ਤੁਸੀਂ chest ਉੱਤੇ ਚਾਲੀ ਕਿੱਲੋਂ ਨਹੀਂ ਚੁੱਕ ਸਕਦੇ ਤੁਹਾਡਾ ਮੌਢਾ ਮੂਢਾ ਉੱਤਰ ਜਾਊਗਾ ਉਹਨੂੰ ਵੀ physical ਅਸੀਂ ਨਹੀਂ ਕਰਦੇ ਹੁੰਦੇ। ਲੇਕਿੰਨ ਆਪਾਂ ਪੇਪਰ ਚ ਕੀ ਕਰਦੇ ਹਾਂ ਆਪਣੇ ਨਾਲ ਹੀ ਧੱਕਾ ਕਰਦੇ ਹਾਂ, ਪੇਪਰ ਦੇ ਕੇ ਆਏ ਹੋ ਘਰਦਿਆਂ ਨੇ ਪੁੱਛਿਆ ਕਿੱਦਾਂ ਹੋਇਆ ਪੇਪਰ, ਇਹ ਪੇਪਰ ਇਹ ਬਹੁਤ ਹੀ pet dialogue ਹੁੰਦਾ ਹੈ ਜੇ ਪੇਪਰ ਤੋਂ ਠੀਕ ਹੋ ਜਾਤਾ ਤੋ result ਤੁਹਾਨੂੰ ਪਤਾ ਹੈ ਤੁਸੀਂ ਕਰਕੇ ਕੁਛ ਨੀ ਆਏ। ਤਾਂ ਬੜੀ ਛੋਟੀ ਜਿਹੀ ਗੱਲ ਹੈ ਘਰੇ ਦੱਸ ਦਿਆ ਕਰੋ, ਜਦੋਂ ਬਾਅਦ ਚ ਘਰਦੇ ਪੁੱਛਣਗੇ ਨਾ ਮੇਰੇ ਵਾਂਗੂ ਕਿ result ਕੀ ਆਇਆ ਫਿਰ ਬਹਾਨੇ ਲੱਭਦੇ ਫਿਰੋਂਗੇ ਹਾਂਜੀ ਅਬੀ ਆਇਆ ਨੀ, ਅਬੀ ਆਇਆ ਨੀ, ਅਬੀ ਆ ਤਾਂ ਇਹ ਗ਼ਲਤੀ ਨੀ ਕਰਨੀ ਹੁਣ ਇੱਧਰ ਕਿੱਦਾਂ ਪਹੁੰਚਿਆ ਫਿਰ ਮੈਂ। ਜੋਸ talk ਵਾਲਿਆਂ ਨੇ ਮੈਨੂੰ ਕਿਉਂ ਬੁਲਾਇਆ ਤੁਸੀਂ ਵੀ ਸੋਚ ਰਹੇ ਹੋਣੇ, ਇਹ ਜਿਹੜੀ life ਰਹੀ ਹੈ ਇਹਨੇ ਮੈਨੂੰ ਕਾਫ਼ੀ ਕੁੱਝ ਚੀਜ਼ਾਂ ਸਿਖਾਈਆਂ, ਵੀ ਜਿੱਦਾਂ ਕਿੱਥੇ ਹਾਰ ਨੀ ਮੰਨਣੀ, ਜਿੱਦਾਂ ਤੁਰਦੇ ਰਹਿਣਾ ਹੈ ਡਿੱਗੇ ਹੋਏ ਕੋਈ ਚੱਕਰ ਨੀ, ਤੁਰੇ ਰਹੋ ਤੁਰੇ ਰਹੋ। SSC ਚ ਨੌਕਰੀ ਲੱਗ ਗਈ ਸੀਗੀ ਮੇਰੀ, ਮੇਰਾ bank ਤੋਂ ਮੇਰੇ ਕੋ call ਆ ਗਈ ਸੀਗੀ, ਫਿਰ ਇੱਕ ਮੇਰਾ friend ਸੀਗਾ ਕਮਾਲ ਦੀ ਗੱਲ ਆ, ਉਹਦਾ ਨਾਂ ਵੀ ਗਗਨ ਹੀ ਸੀਗਾ, ਉਹਨੇ ਮੈਨੂੰ ਜਿੱਦਾਂ ਤੁਸੀਂ ਮੈਨੂੰ ਪਹਿਚਾਣਦੇ ਹੋਣੇ ਮੈਂ online ਮੈਂ educator ਹਾਂ। Current affair ਪੜ੍ਹਾਉਂਨਾ ਵਾਂ ਤਾਂ ਇੱਧਰ ਕਿੱਦਾਂ ਆਉਣਾ ਹੋਇਆ ਤਾਂ ਤੁਹਾਨੂੰ ਪਤਾ ਹੋਊ ਕਿ ਪੰਜਾਬੀ ਦਾ ਇੱਕ ਦਸਵੀਂ ਦਾ ਪੇਪਰ ਹੁੰਦਾ ਹੈ ਮੇਰੀ ਪੰਜਾਬੀ ਨੀ ਸੀਗੀ ਦਸ ਅੱਠਵੀਂ ਚ ਮੈਂ ਛੱਡ ਦਿੱਤੀ ਸੀਗੀ nine, ten ਸਾਡੇ ਸਕੂਲੇ ਤਾਂ ਪੰਜਾਬ state education board ਦਾ ਪੇਪਰ ਹੁੰਦਾ ਹੈ ਸਾਲ ਚ ਚਾਰ ਵਾਰ ਹੁੰਦਾ, ਤਾਂ ਅਸੀਂ ਉੱਥੇ ਬੈਠੇ ਸੀਗੇ ਤਾਂ ਉੱਧਰ alphabetically ਬਿਠਾਇਆ ਹੋਇਆ ਤਾਂ ਮੇਰੇ ਨਾਲ ਗਗਨ ਹੀ ਬੈਠਿਆ ਹੋਇਆ ਸੀ ਇੰਨਾ common ਨਾ ਆਇਆ ਤਾਂ ਨਾਂ ਤੋਂ ਵੀ ਮੈਂ ਘਰੇ ਕਹਿਨਾ ਯਾਰ ਇਹ ਨਾਂ ਧਰਿਆ ਹੋਣਾ ਤੁਸੀਂ ਮੇਰਾ ਵੀ ਨਾ ਕੀ ਰੱਖ ਲਏ ਕਿ ਅੱਜ ਕੱਲ੍ਹ ਕੀ ਚੱਲ ਰਿਹਾ ਕਹਿੰਦੇ ਗਗਨ ਸਰ ਤਾਂ ਮੰਨੋਗੇ ਗੱਲ ਉੱਧਰ ਪੱਚੀ ਤੀਹ ਗਗਨ ਬੈਠੇ ਹੋਏ ਸੀਗੇ ਉਹਦੇ ਨਾਲ ਗੱਲਬਾਤ ਹੋਈ ਮੁੰਡੇ ਨਾਲ ਵੀ ਪੇਪਰ ਹੋ ਗਿਆ ਵਧੀਆ ਹੋ ਗਿਆ, ਉਹਦੇ ਨਾਲ ਮੈਂ ਛੋਟੇ ਮੋਟਾ touch ਵਿੱਚ ਰਿਹਾ, ਤਿੰਨ ਸਾਲ ਬਾਅਦ ਉਹ ਮੁੰਡੇ ਨੇ ਮੈਨੂੰ call ਕੀਤੀ ਹੈ ਤੇ ਅੱਜ ਵੀ ਉਹਦੇ ਲਈ thankful ਹਾਂ ਮੈਂ ਕਹਿੰਦਾ ਗਗਨ ਕੀ ਕਰਦਾਂ ਮੈਂ ਕਿਹਾ ਬਸ ਹਜੇ ਯਾਰ ਪੇਪਰ ਦਿੱਤੇ ਹੋਏ ਨੇ result ਵਗ਼ੈਰਾ ਆਉਣੇ ਨੇ, ਉਸ time ਕਿਸੇ ਦਾ result ਨੀ ਆਇਆ ਸੀਗਾ ਫਿਰ ਉਹਨੇ ਸੱਦ ਲਿਆ ਕਹਿੰਦਾ ਇਉਂ ਕਰਕੇ ਪੜ੍ਹਾ ਲਵੇਂਗਾ ਪੰਜਾਬੀ ਚ ਪੜ੍ਹਾਉਣਾ, ਮੈਂ ਕਿਹਾ ਤੇ ਮੈਂ ਪੰਜਾਬ ਤੋਂ ਹਾਂ ਵੀ ਨਹੀਂ। ਲੇਕਿੰਨ ਫਿਰ ਵੀ ਮੇਰਾ ਕੁਛ ਬਣਿਆ ਯਾਰ ਕਿ ਠੀਕ ਹੈ ਯਾਰ culture ਲਈ ਮੇਰੀ ਥੋੜ੍ਹੀ ਜਿਹੀ ਬਣਦੀ ਹੈ ਆਪਣੇ ਆਪ ਸੋਚੋ ਤੁਹਾਨੂੰ ਪਤਾ ਹੀ ਹੈ, ਤੁਹਾਡਾ ਪੇਪਰ ਪਾਸ ਹੋ ਸਕਦਾ ਹੈ, ਤੁਸੀਂ ਤਿਆਰੀ ਕਰ ਰਹੇ ਹੋ ਤੁਸੀਂ ਛੱਡ ਕੇ ਕਿਉਂ ਜਾਓ, ਆਪਣੇ ਆਪ ਸੋਚਿਓ, ਤਾਂ ਮੈਂ ਕਿਹਾ ਨਹੀਂ ਯਾਰ ਆਪਣਾ ਜਿਹੜਾ culture ਪੰਜਾਬ ਹੈ ਪੰਜਾਬ ਪੰਜਾਬੀ ਪੰਜਾਬੀਅਤ ਲਈ ਮੇਰਾ ਜਿਹੜਾ ਬਣਦਾ ਹੈ ਨਾ ਉਹ ਮੈਂ ਦੇਣਾ ਹੈ ਆਪਾਂ ਪਹੁੰਚ ਗਏ ਤੇ ਤਿਆਰੀ ਕਰਦੇ ਕਰਦੇ ਮੇਰੀ ਗੱਲ ਮੰਨੋਗੇ ਮੇਰੇ ਕੋਲ ਦੋ ਕੁ ਮਹੀਨੇ ਪਹਿਲੇ ਬੱਚਿਆਂ ਦਾ phone ਆਇਆ ਕੋਂਸਟੇਬਲ ਦੇ ਜਿਹੜੇ ਭਰਤੀ ਪੱਤਰ ਮਿਲੇ ਸੀਗੇ, ਮੁੰਡੇ ਨੇ video call ਕੀਤੀ ਹੈ ਜੀ, ਗੱਲ ਮੰਨੋਗੇ ਮੁੰਡਾ ਜੀ ਲੈਂਟਰ ਪੈ ਰਿਹਾ ਘਰ ਚ video ਬਣਾ ਕੇ ਦੱਸ ਰਿਹਾ ਮੈਨੂੰ ਕਹਿੰਦਾ ਸਰ ਘਰੇ ਲੈਂਟਰ ਪੈ ਰਿਹਾ ਮੈਂ ਕਿਹਾ ਬਹੁ ਬਹੁ ਵਧਾਈਆਂ, ਕਹਿੰਦਾ ਸਰ ਬਲੀਆਂ ਪਈਆਂ ਹੋਈਆਂ ਸੀ ਗਾਡਰ ਜਿਹੜੇ ਗਾਡਰ ਵਾਲਾ ਘਰ ਸੀਗਾ ਸਾਡਾ, ਕਹਿੰਦਾ ਸਰ ਤੁਹਾਡੇ ਨਾਲ ਜੁੜਿਆ ਮੈਂ ਮੇਰਾ ਕੋਂਸਟੇਬਲ ਦਾ ਪੇਪਰ ਪਾਸ ਹੋ ਗਿਆ, ਅੱਜ ਅਸੀਂ ਲੈਂਟਰ ਪਵਾ, ਮੈਂ ਕਿਹਾ ਯਾਰ ਵੀਰੇ ਮੈਂ ਕਿਹਾ ਨੌਕਰੀ ਤਾਂ ਲੱਗਣ ਦੇ ਕਹਿੰਦਾ ਸਰ ਵੀ ਨੌਕਰੀ ਲੱਗ ਗਈ ਹੈ, ਪੈਸੇ ਵੀ ਆ ਜਾਣਗੇ ਤੁਹਾਡਾ ਧੰਨਵਾਦ ਕਰਦਾਂ।

ਕਿਉਂਕਿ ਜਿੰਨਾ ਮੈਂ ਦੇਖਿਆ ਜਿੰਨੇ ਪੇਪਰ ਮੈਂ ਦਿੱਤੇ ਜਿੰਨੇ failure ਮੈਂ ਦੇਖੇ ਨਾ, ਮੈਂ ਨੀ ਕਹਿੰਦਾ ਕਿਸੇ ਹੋਰ ਨੇ ਦੇਖੇ, ਦੇਖੇ ਹੋਣੇ ਜ਼ਰੂਰ ਦੇਖੇ ਹੋਣੇ ਲੇਕਿੰਨ ਉਹ ਤੋਂ ਮੈਂ ਸਿੱਖ ਕੇ ਅੱਗੇ ਵੱਧ ਰਿਹਾ ਤੇ ਉਹਨਾਂ ਨੂੰ ਵੀ ਮੈਂ ਕਹਿਨਾ ਵੀ ਤੁਸੀਂ ਇਹ ਗ਼ਲਤੀਆਂ ਨਾ ਕਰਿਓ ਜਿਹੜੀ ਮੈਂ ਕੀਤੀ ਹੈ। ਹੁਣ ਬੱਚੇ ਨਾਲ ਮਜ਼ਾਕ ਵਾਲੀ ਗੱਲ ਨੀ ਅੱਜ ਦੀ date ਵਿੱਚ, ਮੈਨੂੰ ਹਿਮਾਚਲ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ phone ਆਉਂਦੇ ਨੇ ਕਿ ਸਰ ਅਸੀਂ ਤੁਹਾਡੇ ਨਾਲ ਤਿਆਰੀ ਕਰ ਮੈਂ ਕਿਹਾ ਤੁਹਾਨੂੰ language ਸਮਝ ਆਉਂਦੀ ਹੈ, ਕਹਿੰਦੇ ਸਰ ਗਾਣੇ ਵੀ ਸੁਣ ਲੈਂਦੇ ਹਾਂ ਸਮਝ ਵੀ ਲੈਂਦੇ ਹਾਂ। ਤੁਹਾਡੇ ਤੋਂ guidance ਲੈਣੀ ਹੈ current affair ਤੁਹਾਡਾ ਕਰਨਾ ਹੈ, ਯਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਕਮਾਲ ਦੀ ਗੱਲ ਸੁਣੋਗੇ ਮੰਨੋਗੇ ਤੁਸੀਂ, ਇੱਕ music level ਦਾ ਵੀ ਮੇਰੇ ਕੋਲ call ਆਇਆ ਕਹਿੰਦੇ ਜੀ ਮੈਂ ਕਿਹਾ ਜੀ ਉਹ ਵੱਖਰੀ story ਹੈ ਉਹ ਦੇਖਦੇ ਹਾਂ ਕੀ ਹੁੰਦਾ ਤਾਂ

ਜਿੱਦਾਂ ਮੈਂ ਭਗਵੰਤ ਮਾਨ ਸਾਹਬ ਦਾ example ਲਿਆ, ਕਿੱਥੋਂ start ਕੀਤਾ ਸੀਗਾ ਹੁਣ ਮੁੱਖ ਮੰਤਰੀ ਬਣ ਗਏ, ਹੁਣ struggle ਖ਼ਤਮ ਹੋ ਗਈ, ਨਹੀਂ ਜੀ ਹੁਣ ਤਾਂ ਅੱਗੇ ਹੋਰ ਸ਼ੁਰੂ ਹੋਈ ਹੈ state ਮਿਲ ਗਈ ਹੈ ਪੂਰੀ ਹੁਣ state ਚਲਾਉਣੀ ਹੈ ਪੂਰੀ ਉਹ ਵੀ border state ਚਲਾਉਣੀ ਹੈ ਉਹ ਵੀ ਪੰਜਾਬ state ਚਲਾਉਣੀ ਹੈ। ਜੇ ਤੁਹਾਨੂੰ ਲੱਗ ਰਿਹਾ ਨਾ ਤੁਸੀਂ ਨੌਕਰੀ ਲੱਗ ਗਏ ਹੋ struggle ਖ਼ਤਮ ਉਹਦੀ ਅਲੱਗ story ਹੈ ਉਹਦੇ ਅੱਗੇ ਹੋਰ ਸਟ struggle ਚੱਲੇਗੀ ਵੀ ਤੁਸੀਂ ਕਿੱਦਾਂ promotion ਲੈਣੀ ਹੈ ਤੁਸੀਂ ਕਿੱਦਾਂ ਵਧੀਆ ਕੰਮ ਕਰਨਾ ਹੈ। ਤੁਸੀਂ society ਕਿੱਦਾਂ ਸੁਧਾਰਨੀ ਹੈ, ਆਪਣੇ ਕਰਮਾਂ ਤੋਂ ਕਿੱਦਾਂ ਤੁਸੀਂ society ਸੁਧਾਰ ਸਕ ਤਾਂ failure ਬਹੁਤ ਸਾਰੀਆਂ face ਕੀਤੀ ਹੈ, ਤਾਂ ਬੱਚੇ ਅਕਸਰ ਪੁੱਛਦੇ ਹੁੰਦੇ ਨੇ ਬੱਚੇ ਕੀ ਆਪਾਂ ਯਾਰ ਵੱਡੇ ਹੋ ਜਾਣ ਤਾਂ failure ਤਾਂ ਦੇਖੋ ਜ਼ਿੰਦਗੀ ਦਾ ਇੱਕ ਉਹ ਹੈ। ਅਟੂਟ ਅੰਗ ਹੈ failure ਤੁਹਾਨੂੰ ਮਿਲਣਗੇ ਜ਼ਿੰਦਗੀ ਚ ਅਕਸਰ success ਤੁਹਾਨੂੰ ਸਿਖਾਉਂਦੀ ਨੀ ਹੈ success ਤਾਂ ਆਏਂ ਹੁੰਦਾ ਕਿ ਆਪਾਂ ਕਰ ਲਿਆ success ਹੋ ਗਏ failure ਤੁਹਾਨੂੰ ਸਿਖਾਉਂਦਾ ਹੈ ਕਿ ਆਪਾਂ ਗ਼ਲਤੀ ਕਿੱਥੇ ਕਰ ਸਕਦੇ ਹਾਂ ਤੇ ਆਪਾਂ ਕਿੱਥੇ ਕੀਤੀ ਕਿਉਂਕਿ ਦੇਖੋ strategy ਸਾਰੀ same ਹੈ।

Motivation ਕੋਈ ਬਾਹਰੋਂ ਨੀ ਦਿੰਦਾ motivation ਆਪਣੇ ਅੰਦਰੋਂ ਆਉਣੀ ਹੈ, ਜੇ ਤੁਹਾਡੀ ਨੌਕਰੀ ਜੇ ਤੁਹਾਨੂੰ ਆਪਣੇ ਘਰ ਨੂੰ ਗ਼ਰੀਬੀ ਚੋਂ ਬਾਹਰ ਕੱਢਣਾ ਹੈ ਤਾਂ ਤੁਹਾਡੇ ਅੰਦਰ ਆਪਣੀ motivation ਆਉਣੀ ਚਾਹੀਦੀ ਜੇ ਇਹ ਚੀਜ਼ ਤੁਹਾਨੂੰ motivate ਨਹੀਂ ਕਰਦੀ ਕਿ ਮੇਰੇ ਘਰੇ ਨੌਕਰੀ ਆਊਗੀ, ਮੇਰੇ ਘਰੇ ਪੈਸੇ ਆਉਣਗੇ, ਮੈਂ ਆਪਣਾ life style ਬਦਲ ਸਕਦਾਂ rather than ਕਿ ਆਪਣੇ ਦਾਦੇ ਨੂੰ ਨਾਨੇ ਨੂੰ ਤੁਸੀਂ ਕਹੋ ਕਿ ਯਾਰ ਉਸ time ਵਿੱਚ ਉਹਨਾਂ ਨੇ ਸੌ ਰੁਪਏ ਦੀ ਜ਼ਮੀਨ ਵੇਚ ਦਿੱਤੀ ਅੱਜ ਉੱਥੇ ਅਲਾਂਟੇ ਮਾਲ ਖੜਾ, ਤੁਸੀਂ ਕੀ ਕਰ ਰਹੇ ਹੋ ਆਪਣੇ ਉੱਤੇ ਆਪਣੇ ਆਪ ਨੂੰ question ਕਰੋ।